ਹਾਂ ਫੇਰ ਉਹ ਪੈਸਿਆਂ ਦਾ ਕੋਈ ਦੁੱਖ ਹੁੰਦਾ ਨਾ ਜ਼ਿਆਦਾ ਉਹਨਾ ਦੇ ਰਾਸ ਵੀ ਨਹੀਂ ਆਉਂਦੇ ਕੋਈ ਲੱਗੇ ਫੇਰ ਜੇ ਦਿੱਤੇ ਹੁੰਦੇ ਆ

ਹਾਂ ਸਹੀ ਗੱਲ ਆ ਜੀ, ਹਾਂ ਬਾਕੀ ਦੇਖ ਲਾਂ ਗੇ ਕੀ ਬਣਦਾ ਹਾਂ ਹਾਂ ਦੇਖਣ ਹੀ ਪਊਗਾ ਹਜੇ ਵੀ ਕੀ ਮਾਹੌ਼ਲ ਬਣਦਾ, ਕੀ ਗੱਲਬਾਤ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਜੇ ਅਰੋੜਾ ਹੈ ਤੇ ਮੈ ਤੁਹਾਨੂੰ ਅੱਜ ਆਪਣੇ ਬਾਰੇ ਦੱਸਣਾ ਚਾਹੁੰਨਾ ਏ ਮੈ ਮੇਰੀ ਪੜ੍ਹਾਈ ਲਿਖਾਈ ਸਾਰੀ ਮੋਹਾਲੀ ਹੋਈ ਏ ਤੇ ਮੈ ਰਹਿਣ ਵਾਲਾ ਵੈਸੇ ਜਲੰਧਰ ਦਾ ਏਂ ਤੇ ਮੈ ਤੁਹਾਨੂੰ ਅੱਜ ਆਪਣਾ ਸਾਰਾ ਬਚਪਨ ਤੋਂ ਲੇਕੇ ਮਤਲਬ ਹੱਲੇ ਤੱਕ ਜਿਦਾਂ ਮੈ ਪੜ੍ਹਾਈ ਕਰਦਾ ਪਿਆ ਏਂ ਜਿਦਾਂ ਸਬ ਕੁਛ ਕਰਦਾ ਪਿਆ ਏਂ ਤੁਹਾਨੂੰ ਸਬ ਕੁਛ ਦਸੂੰਗਾ ਇਹ start ਕਰਦਾਂ ਮੈ ਆਪਣਾ ਬਚਪਨ ਤੋਂ ਮੈ ਬਚਪਨ ਤੋਂ ਮਤਲਬ ਕਿ ਪਹਿਲੀ class ਤੋਂ ਲੇਕੇ ਦੱਸਵੀਂ class ਤੱਕ ਦੱਸਦਾਂ ਤੁਹਾਨੂੰ ਮੈ ਪੜ੍ਹਦਾ ਹੁੰਦਾ ਸੀਗਾ ਆਪਣਾ ਮੋਹਾਲੀ ਸਨਤੀਸ਼ਰ ਸਿੰਘ ਪਬਲਿਕ school ਸੱਤ phase ਚ ਸੱਤ phase ਚ ਏ ਆਹ ਮੋਹਾਲੀ ਚ ਓਥੇ ਮੈ ਪੜ੍ਹਦਾ ਹੁੰਦਾ ਸੀਗਾ ਤੇ ਮੈ ਤੁਹਾਨੂੰ ਦੱਸਦਾਂ ਏਂ ਉਹ ਸਕੂਲ ਸੀਗਾ ਅੱਧਾ ਪੰਜਾਬ board ਅੱਧਾ CBSE ਅੱਠਵੀਂ ਤੱਕ ਸੀਗਾ ਪੰਜਾਬ board ਤੇ ਦੱਸਵੀਂ ਤੇ ਬਾਅਦ ਸੀਗਾ ਉਹ ਮਤਲਬ ਜਿਹੜਾ ਹੁੰਦਾ ਨੀ CBSE ਕਹਿੰਨੇ ਆਪਾਂ ਉਹ ਸੀਗਾ ਤੇ ਅੱਠਵੀਂ ਤਕ ਤਾਂ ਮੈ ਚਲੋ CBSE ਚ ਪੜ੍ਹਦਾ ਰਿਹਾ ਮੈਨੂੰ ਘਰਦਿਆਂ ਨੇ ਕੁਜ ਨੀ ਕਿਹਾ ਓਦੋਂ ਇੱਜਤ ਮੈਨੂੰ ਨੌਵੀਂ ਦੱਸਵੀਂ ਪੰਜਾਬ board ਤੋਂ ਕਰਨੀ ਪਈ ਮੈਨੂੰ ਉਹ ਦਿੱਕਤ ਆਗੀ ਅੱਗੇ ਜਾ ਕੇ ਗਿਆਰਵੀਂ ਬਾਰ੍ਹਵੀਂ ਚ ਵੇ ਤੂੰ ਛੇ ਸਾਲ ਪੜ੍ਹਿਆਂ ਏ ਸੀ ਬੀ ਐੱਸ ਈ ਚ ਦੋ ਸਾਲ ਤੂੰ ਪੰਜਾਬ ਬੋਰਡ ਚ ਲਾਤੇ ਤੇ ਹੁਣ ਤੂੰ ਫਿਰ ਕਹਿ ਰਿਹਾ ਏ ਮੈਨੂੰ ਸੀ ਬੀ ਐੱਸ ਈ ਜਾਣਾ ਏ ਗਿਆਰ੍ਹਵੀਂ ਬਾਰ੍ਹਵੀਂ ਚ ਤੇ ਮੈਨੂੰ ਚੰਡੀਗੜ੍ਹ admission ਬਹੁਤ ਔਖੀ ਮਿਲੀ ਮਤਲਬ ਤੀਸਰੀ ਹੱਦ ਚ ਈ ਮਿਲੀ admission ਮੈਨੂੰ ਚੰਡੀਗੜ੍ਹ ਚਾਲੀ ਕ ਮੋਡਲ ਚ ਬਾ ਗਿਆਰ੍ਹਵੀਂ ਬਾਰ੍ਹਵੀਂ ਮੈ ਓਥੋਂ ਕਰੀ ਏ ਚੰਡੀਗੜ੍ਹ ਚਾਲੀ ਕ ਮਾਡਲ ਮੋਡਲ ਚ ਤੇ ਮੈ ਤੁਹਾਨੂੰ ਦੱਸਣਾ ਚਾਹੁੰਨਾ ਏ ਇੱਕ ਵਾਰੀ ਕਯਾ ਹੋਇਆ ਵੀ ਮੈ ਸਕੂਲ ਜਾਂਦਾ ਪਿਆ ਸੀਗਾ ਸਾਰੇ ਬੱਚੇ ਯਾਰ ਬਸ ਚ ਸਕੂਲ ਜਾਂਦੇ ਹੁੰਦੇ ਸੀਗੇ ਬਸ ਚ ਕੋਈ ਟ੍ਰੇਨ ਚ ਕ ਟ੍ਰੇਨ ਕਹਿ ਰਿਹਾਂ sorry

ਬੱਚੇ phone ਲੇਕੇ ਆ ਸਕਦੇ ਏ ਚਲਾ ਨੀ ਸਕਦੇ ਫੇਰ ਈ ਬੱਚੇ ਚਲੋ ਚੋਰੀ ਚੋਰੀ ਚਲਾਈ ਜਾਂਦੇ ਏ phone ਠੀਕ ਨੀ ਮੈਨੂੰ ਬਹੁਤ ਹੁੰਦਾ ਸੀਗਾ ਯਾਰ ਮੈ phone ਲੇਕੇ ਜਾਵਾਂ motor cycle ਲੇਕੇ ਜਾਵਾਂ ਆ ਲੇਕੇ ਜਾਵਾਂ ਉਹ ਲੇਕੇ ਜਾਵਾਂ

ਹੁੰਦਾ ਸੀਗਾ ਯਾਰ ਬੀ ਹਾਂ ਵਿਚ ਕੁੜੀਆਂ ਦੇ ਵਿਚ ਮੈ ਜਾਨਾ ਪਿਆਂ ਹੁੰਦਾ ਈ ਆ ਯਾਰ ਬੰਦੇ ਨੂੰ ਮੇਰੇ ਨਾਲ ਦੇ ਜਿੰਨੇ ਯਾਰ ਦੋਸਤ ਏ ਸਾਰੇ motor cycle ਤੇ ਗੱਡੀਆਂ ਤੇ ਆਰੇ ਏ ਤੇ ਮੈ ਕੱਲਾ ਮੈ ਕੱਲਾ ਆਰਿਆਂ ਮੋਟਰ ਤੇ ਬਸ ਚ ਠੀਕ ਨੀ ਮੈ ਘਰਦਿਆਂ ਨੂੰ ਰੋਜ ਕਹਿਣਾ ਮੈਨੂੰ motor cycle ਲੇਦੋ cycle ਤਾਂ ਮੰਗ ਨੀ ਸਕਦਾ ਸੀਗਾ cycle ਵਾਲੀ ਉਮਰ ਨੀ ਸੀਗੀ ਮੈ ਕਾ ਮੈਨੂੰ motor cycle ਲੇਦੋ ਤੇ ਘਰਦੇ ਕਹਿੰਦੇ ਵੀ ਤੂੰ ਕਯਾ ਕਰਦਾਂ ਮਮ੍ਮੀ ਤੇ ਚੱਲ ਮਨਾ ਕਰਗੀ ਸੀ ਮੇਰੀ ਪਹਿਲਾਂ ਈ ਚੱਲ ਡੈਡੀ ਨੂੰ ਫੇਰ ਬੀ ਹੋਇਆ ਵੀ ਚੱਲ ਹਾਂ ਇਹਨੂੰ ਵੀ ਹੁੰਦਾ ਏ ਯਾਰ ਇਹਦੇ ਯਾਰ ਦੋਸਤ ਲੇਕੇ ਆਂਦੇ ਏ ਤੇ ਕਯਾ ਹੋਇਆ ਮੈਨੂੰ ਦੋ ਦਿੰਨ ਬਾਅਦ splendor motor cycle ਲੇਕੇ ਦੇਤਾ ਮੈ ਇਨ੍ਹਾਂ ਖੁਸ਼ ਹੋਇਆ ਇਹਨਾਂ ਖੁਸ਼ ਹੋਇਆ silver ਰੰਗ ਕਾ ਮੈਨੂੰ ਅੱਜ ਵੀ ਯਾਦ ਏ ਮੈਨੂੰ ਇੱਕ ਵਾਰੀ ਕਹੇ ਤੇ ਮੈਨੂੰ motor cycle ਮਿਲਗਯਾ ਸੀਗਾ ਤੇ ਉਤੋਂ ਬਾਅਦ ਕੀ ਹੋਇਆ ਮੈ ਰੋਜ ਤੇ ਤੇ ਸਕੂਲ ਜਾਨਾ ਮੈਨੂੰ ਏਂ ਮਤਲਬ ਨਾ ਮੈਨੂੰ ਘਰਦੇ ਦੋ ਸੌ ਰੁਪਏ ਖਰਚਾ ਦਿੰਦੇ ਸੌ ਤੇਲ ਜੋਗਾ ਸੌ ਮੇਰੇ ਖਾਨ ਪੀਣ ਜੋਗਾ ਹਾਲਾਂਕਿ ਮੈ ਬਸ ਚ ਜਾਂਦਾ ਸੀ ਮੈਨੂੰ ਬੀ ਤੀਹ ਰੁਪਏ ਮਿਲਦੇ ਸੀਗੇ ਖਰਚਾ ਵੀ ਬੱਧ ਗਯਾ ਤੇ ਵੀ ਮਿਲਗਯਾ phone ਵੀ ਬਧਿਆ ਮਿਲਗਯਾ ਜੇ ਬੰਦੇ ਨੂੰ ਆ ਚੀਜਾਂ ਮਿਲ ਜਾਂਦੀਆਂ ਨਾ ਬੰਦੇ ਨੂੰ ਰਹਿਣਾ ਸਹਿਣਾ ਬਧਿਆ ਆ ਜਾਂਦਾ ਏ ਮੈ ਆ ਚੀਜ ਦੇਖੀ ਏ ਮੈਨੂੰ ਕਪੜੇ ਪਾਣ ਦੀ ਅੱਕਲ ਆਗੀ ਮਤਲਬ ਵੀ ਹਾਂ ਕਿ ਚੱਲ ਮਤਲਬ ਹੁੰਦਾ ਈ ਏ ਯਾਰ ਬੰਦਿਆਂ ਨੂੰ ਵੀ ਹਾਂ ਵੀ ਸਕੂਲ ਚ ਜਾਰ੍ਹਿਆਂ ਏ ਆ ਮੈ ਵਈ ਮੇਰੀ ਬਧਿਆ ਬਣ ਕੇ ਰਹੇ ਠੀਕ ਨੀ ਸਾਰੇ ਮੈਨੂੰ ਬਧਿਆ ਤਰੀਕੇ ਨਾਲ ਦੇਖਣ ਆ ਹੋਏ ਮੇਰੇ ਨਾਲ ਉਹ ਹੋਏ ਮੇਰੇ ਨਾਲ ਆ ਮੁੰਡੇ ਬੋਲਣ ਆ ਬਧਿਆ ਏ ਮੇਰੇ ਨਾਲ ਸਾਰੇ ਮਤਲਬ ਮੇਰੇ ਨਾਲ ਬਧਿਆ ਰਹਿਣ ਹੁੰਦਾ ਈ ਏ ਬੰਦੇ ਨੂੰ ਸਕੂਲ ਚ ਵੀ ਸਕੂਲ ਚ ਕਦੀ bunk ਵੀ ਕਰਨਾ ਆਪਾਂ ਨੇ ਮਤਲਬ ਸਕੂਲ ਦਵਾਰਾਂ ਟੱਪ ਕੇ ਜਾਨਾ ਬਾਹਰ ਕੋਈ ਖਾਣ ਪੀਣ ਵਾਸਤੇ ਆ ਮਤਲਬ ਆ

ਬੰਦਾ ਚਾਹੁਗਾ ਤੇ ਸਕੂਲ life ਬਧਿਆ ਹੋਊਗੀ ਨਾ ਸਬ ਕੁਛ ਬਧਿਆ ਹੋਊਗਾ ਮੈ ਤਾਂ ਹੁਣ ਵੀ ਚਾਹੁਣਾ ਏ ਮੈ ਸਕੂਲ life ਚ ਵਾਪਸ ਆਵਾਂ ਪੰਜ ਸਾਲ ਹੋਗੇ ਮੈਨੂੰ ਚਾਰ ਸਾਲ ਸਕੂਲ ਛੱਡੇ ਨੂੰ ਸਕੂਲ ਦੇ ਲਾਗੋਂ ਦੀ ਨਿਕਲਦਾ ਏਂ ਮੈਨੂੰ ਏਂ ਹੁੰਦਾ ਏ ਵੀ ਯਾਰ ਕਾਸ਼ ਉਹ ਦਿਨ ਦੋਬਾਰਾ ਆ ਜਨ ਠੀਕ ਨੀ

ਬਾਰ੍ਹਵੀਂ ਮੈ ਦੋਬਾਰਾ ਕਰੀ ਮਤਲਬ ਮੈਨੂੰ ਦੋਬਾਰਾ ਸਕੂਲ ਵਾਲਿਆਂ ਨੇ ਰੱਖ ਲਿਆ ਇਕ ਵਾਰੀ ਕਹੇ ਤੇ ਮੇਰਤੇ ਕਯਾ ਗਲਤੀ ਹੋਗੀ ਮੈ ਦੋਬਾਰਾ ਮਤਲਬ ਕਿ fail ਹੋ ਗਿਆ ਦੋਬਾਰਾ fail ਨੀ ਹੋ ਗਿਆ ਮਤਲਨ ਗਿਆ ਜਿਹੜੇ ਕੱਚੇ ਪੇਪਰ ਨੀ ਹੁੰਦੇ ਸਤਮ੍ਬਰ ਦੇ ਉਸ ਚ fail ਹੋ ਗਿਆ ਕਯਾ ਕਰਿਆ ਸਕੂਲ ਵਾਲਿਆਂ ਨੇ ਮੈਨੂੰ ਕਡ਼ਤਾ ਪੱਕੇ ਪੇਪਰ ਦੇਣ ਈ ਨੀ ਦਿੱਤੇ ਮੇਰੀ ਕੁਜ ਹਰਕਤ ਏਹਾ ਜਿਹੀ ਸਿਗੀਆਂ ਵੀ ਮੈ ਲੜਦਾ ਰਹਿੰਦਾ ਸੀਗਾ ਮਤਲਬ ਹੋ ਈ ਜਾਂਦਾ ਏ ਬੰਦੇ ਨੂੰ ਇੱਕ ਵਾਰੀ ਫੇਰ ਹੋ ਜਾਂਦਾ ਏ ਬੰਦੇ ਨੂੰ ਪਰਵਾਹ ਨੀ ਰਹਿੰਦੀ ਕਿ ਜੋ ਮਰਜੀ ਕਰਾਂ ਯਾਰ ਮੈ ਤਾਂ ਯਾਰ ਠੀਕ ਨੀ ਲੋੜ ਈ ਨੀ ਮੈਨੂੰ ਕੁਛ ਚੀਜ ਕਰਨੇ ਕੀ

ਯਾਰ ਮੇਰਾ ਸਬ ਕੁਛ ਛੁੱਟ ਗਿਆ ਯਾਰ ਦੋਸਤ ਮੇਰੀ ਸਹੇਲੀ ਮੇਰਾ ਸਬ ਸਬ ਕੁਛ ਮੈਨੂੰ ਛੱਡ ਗਏ ਫਿਰ ਉਤੋਂ ਬਾਅਦ ਕਯਾ ਹੋਗਿਆ ਮੈ ਦੋ ਤਿੰਨ ਮਹੀਨੇ ਏਦਾਂ ਈ ਭਟਕਦਾ ਰਿਹਾ ਫਿਰ ਮੈ ਲਗ ਗਿਆ ਨਸ਼ੇ ਪੱਤੇ ਤੇ ਮੈ ਸੱਚੀ ਗੱਲ ਦੱਸਾਂ ਨਸ਼ੇ ਕਰਨ ਲੱਗਿਆ ਮੈ ਬਹੁਤ ਈ ਜ਼ਿਆਦਾ ਕਰਨ ਲਗ ਗਿਆ ਨਸ਼ੇ ਹੌਲੀ ਹੌਲੀ ਭੰਗ ਮਤਲਬ ਬੜੇ ਨਸ਼ੇ ਤੇ ਵੀ ਪਹੁੰਚ ਗਿਆ ਸੀਗਾ ਓਦੋਂ ਸੱਚੀ ਗੱਲ ਦਸਾਂ ਹੁਣ ਛੱਡਿਆ ਏ ਮਸਾਂ ਮੈ ਨਸ਼ਾ ਬਹੁਤ ਔਖਾ ਛਡਿਆ ਏ ਤਿੰਨ ਚਾਰ ਮਹੀਨੇ ਪਹਿਲਾਂ ਕੀਤਾ ਏ ਨਾ ਸਕੂਲ ਛੱਡਣ ਤੋਂ ਬਾਅਦ ਬਹੁਤ ਇਹੋ ਜਿਹੇ ਕੰਮ ਕਰੇ ਮੈ ਤੁਹਾਨੂੰ ਦੱਸ ਨੀ ਸਕਦਾ ਵੀ ਜਿਹੜੇ ਕਰਨੇ ਵੀ ਨੀ ਚਾਹੀਦੇ ਇਸ ਚੀਜ ਦੇ ਪਿਛੇ ਜਬ ਮੇਰੀ ਪੜ੍ਹਾਈ ਨੀ ਪੂਰੀ ਹੋਈ ਮੇਰੀ ਸਹੇਲੀ ਛੱਡ ਗਈ ਮੈਨੂੰ ਬਹੁਤ ਅਫਸੋਸ ਹੁੰਦਾ ਏ ਮੈਨੂੰ ਕਿ ਸਤਿ ਸ੍ਰੀ ਅਕਾਲ ਮਿਸੋਲੀਨ ਦਾ ਆਰੰਭਿਕ ਜੀਵਨ, ਜਨਮ ਅਤੇ ਉਸਦੇ ਮਾਤਾ ਪਿਤਾ, ਮਿਸੋਲੀਨ ਦਾ ਜਨਮ ਅਠਾਰਾਂ ਸੌ ਤਰਾਸੀ ਵਿੱਚ ਰੈਗੋ ਮੰਗਨਾ ਦੇ ਇੱਕ ਪਿੰਡ ਵਿੱਚ ਹੋਇਆ। ਉਸਦਾ ਪਿਤਾ ਇੱਕ ਲੋਹਾਰ ਸੀ ਅਤੇ ਉਸਦੀ ਮਾਤਾ ਪ੍ਰਾਇਮਰੀ ਸਕੂਲ ਦੀ ਅਧਿਆਪਕ ਸੀ ਉਸਦੀ ਅਧਿਆਪਕ ਵਜੋਂ ਨਿਯੁਕਤੀ ਉਸਦੇ ਮਾਤਾ ਪਿਤਾ ਦੀ ਇੱਛਾ ਉਸਨੂੰ ਅਧਿਆਪਕ ਬਣਾਉਣ ਦੀ ਹੀ ਸੀ, ਕਈ ਵਰ੍ਹਿਆਂ ਤੱਕ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਉਹ ਅਠਾਰਾਂ ਉੱਨੀ ਵਰ੍ਹਿਆਂ ਦੀ ਉਮਰ ਵਿੱਚ ਇੱਕ ਸਕੂਲ ਵਿੱਚ ਅਧਿਆਪਕ ਨਿਯੁਕਤ ਹੋ ਗਿਆ, ਪ੍ਰੰਤੂ ਉਸਦਾ ਮਨ ਵਿੱਚ ਕੰਮ ਨਾ, ਮਨ ਵਿੱਚ ਨਾ ਕੰਮ ਵਿੱਚ ਮਨ ਲੱਗਿਆ। ਸਾਲ ਪਿੱਛੋਂ ਉਸਨੇ ਸਕੂਲ ਦੀ ਨੌਕਰੀ ਛੱਡ ਦਿੱਤੀ, ਤੇ ਸਵਿਜਰਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਪਤ੍ਰਿਕਾ ਸਕੂਲ ਦੀ ਨੌਕਰੀ ਛੱਡਣ ਪਿੱਛੋਂ ਮਿਸੋਲੀਨੀ ਸਵਿਜ਼ਰਲੈਂਡ ਚਲਾ ਗਿਆ, ਉੱਥੇ ਉਸਨੂੰ ਕਈ ਕੰਮ ਕਰਨੇ ਪਏ। ਅਤੇ ਉਸਨੇ ਆਪਣੀ ਰੋਜ਼ੀ ਕਮਾਉਣ ਲਈ ਮਜ਼ਦੂਰੀ ਕੀਤੀ ਅਤੇ ਕੁੱਝ ਚਿਰ ਪਿੱਛੋਂ ਉਸਦਾ ਸਵਿਜ਼ਰਲੈਂਡ ਦੇ ਇੱਕ ਸਮਾਜਵਾਦੀ ਅਖ਼ਬਾਰ ਦੇ ਪੱਤਰਕਾਰ ਵਜੋਂ ਨੌਕਰੀ ਮਿਲ ਗਈ।

ਸਾਸ਼ਤਰ ਸੰਬੰਧੀ ਭਾਸ਼ਣ ਵੀ ਸੁਣਨ ਜਾਂਦਾ, ਉਸਦੇ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਮੁਸੋਲੀਨਾ ਨੂੰ ਛੇਤੀ ਹੀ ਸਵਿਜ਼ਰਲੈਂਡ ਛੱਡਣਾ ਪਿਆ, ਉੱਨੀ ਸੌ ਪੰਜ ਈਸਵੀ ਵਿੱਚ ਉਹ ਫਿਰ ਇਟਲੀ ਪਰਤ ਆਇਆ ਅਤੇ ਇੱਕ ਪੱਤਰਕਾਰ ਵਜੋਂ ਉਸਨੇ ਆਪਣਾ ਕੰਮ ਫਿਰ ਸ਼ੁਰੂ ਕਰ ਦਿੱਤਾ ਉੱਨੀ ਸੌ ਅੱਠ ਈਸਵੀ ਵਿੱਚ ਉਹ ਆਸਟਰੀਆ ਦੇ ਇਟਲੀ ਦੇ ਪ੍ਰਦੇਸ਼ ਵਿਖੇ ਚਲਾ ਗਿਆ, ਜਿੱਥੇ ਉਸਨੇ ਅਖ਼ਬਾਰ ਦੇ ਪੱਤਰਕਾਰ ਵਜੋਂ ਨੌਕਰੀ ਕੀਤੀ। ਪ੍ਰੰਤੂ ਉਸਦੇ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਉਸਨੂੰ ਆਸਟਰੀਆ ਦੀ ਸਰਕਾਰ ਨੇ ਕੈਦ ਕਰ ਲਿਆ, ਫਿਰ ਆਸਟਰੀਆ ਵਿੱਚੋਂ ਬਾਹਰ ਕੱਢ ਦਿੱਤਾ ਇਟਲੀ ਦੇ ਸਮਾਜਵਾਦੀ ਦਲ ਵਿੱਚ ਪ੍ਰਵੇਸ਼ ਇਟਲੀ ਵਿੱਚ ਆਪਣੀ ਵਾਪਸੀ ਪਿੱਛੋਂ ਮੁਸੋਲੀਨੋ ਸਮਾਜਵਾਦੀ ਸਮਾਜ ਵਿੱਚ ਸ਼ਾਮਿਲ ਹੋ ਗਿਆ ਤੇ ਸਮਾਂ ਪਾ ਕੇ ਉਹ ਇਟਲੀ ਦੇ ਪ੍ਰਸਿੱਧ ਸਮਾਜਵਾਦੀ ਅਖ਼ਬਾਰਾਂ ਦਾ ਸੰਪਾਦਕ ਬਣ ਗਿਆ। ਅਤੇ ਇਸ ਅਖ਼ਬਾਰ ਰਾਹੀਂ ਉਸਨੇ ਆਪਣੇ ਰਾਸ਼ਟਰਵਾਦ, ਸੈਨਿਕਵਾਦ, ਧਰਮ ਅਤੇ ਯੁੱਧ ਸੰਬੰਧੀ ਵਿਚਾਰਾਂ ਦਾ ਪ੍ਰਚਾਰ ਕੀਤਾ ਫਾਸਿਸਟ ਦਲ ਦੀ ਸਥਾਪਨਾ ਮਹਾਂਯੁੱਧ ਪਿੱਛੋਂ ਤੇ ਸ਼ਾਂਤੀ ਸਮਝੋਤੇ ਦੇ ਆਰਥਿਕ ਸੰਕਟ ਉਪਰੰਤ ਲੋਕਾਂ ਦੀ ਨਿਰਾਸ਼ਾ ਤੇ ਸਰਕਾਰਾਂ ਦੀ ਯੋਗਤਾਂ ਤੋਂ ਲਾਭ ਉਠਾਉਂਦੇ ਹੋ ਮੁਸਲੀਨੋ ਨੇ ਸਤਾਈ ਮਾਰਚ ਉੱਨੀ ਸੌ ਉੱਨੀ ਈਸਵੀ ਨੂੰ

ਨਿਰਮਾਣ ਹੋਇਆ, ਮੁਸੋਲੀਨੋ ਦੇ ਸੈਨਿਕ ਕਾਲੀ ਕਮੀਜ਼ ਪਹਿਨਦੇ ਸਨ ਅਤੇ ਉਹਨਾਂ ਪਾਸ ਇੱਕ ਡੰਡਾ ਤੇ ਇੱਕ ਪਸਤੋਲ ਹੋਇਆ ਕਰਦੀ ਸੀ ਸਮਾਜਵਾਦੀ ਵਿਰੁੱਧ ਹਿੰਸਕ ਕਾਰਵਾਈ।

ਵਿਰੋਧੀਆਂ ਦੇ ਛਾਪੇਖਾਨਿਆਂ ਜਲੂਸਾਂ ਤੇ ਜਲਸਿਆਂ ਉੱਤੇ ਧਾਵੇ ਕੀਤੇ ਗਏ, ਅਪ੍ਰੈਲ ਉੱਨੀ ਸੌ ਉੱਨੀ ਈਸਵੀ ਵਿੱਚ ਮੁਸੋਲੀਨੋ ਦੇ ਸੈਨਿਕਾਂ ਨੇ ਸਮਾਜਵਾਦੀ ਅਖ਼ਬਾਰਾਂ ਦੇ ਦਫ਼ਤਰ ਉੱਤੇ ਹਮਲਾ ਕੀਤਾ। ਤੇ ਇਮਾਰਤ ਨੂੰ ਅੱਗ ਲਾ ਦਿੱਤੀ।

ਮਹੱਤਵਪੂਰਨ ਹਿੱਸਾ ਪਾਇਆ ਯੂਰਪੀ ਦੇਸਾਂ ਦੇ ਲੋਕਾਂ ਦੇ ਚੀਨ ਨਾਲ ਸੰਪਰਕ ਹੋਣ ਕਾਰਨ ਚੀਨ ਦੇ ਤਿੰਨ ਪ੍ਰਸਿੱਧ ਅਵਿਸ਼ਕਾਰ ਕਾਗਜ਼ ਤੇ ਛਾਪਾਖਾਨਾ ਸਮੁੰਦਰੀ ਰਸਤੇ ਬਾਰੇ ਪਤਾ ਲਗਾਉਣ ਲਈ ਕੰਪਾਸ ਨਾਮਕ ਯੰਤਰ ਦੀ ਵਰਤੋਂ ਅਤੇ ਯੁੱਧਾ ਵਿੱਚ ਵਰਤਿਆ ਜਾਣ ਵਾਲਾ ਗੋਲਾ ਬਾਰੂਦ ਯੂਰਪ ਨੂੰ ਪ੍ਰਾਪਤ ਹੋਏ ਇਹਨਾਂ ਤਿੰਨਾਂ ਆਵਿਸ਼ਕਾਰਾਂ ਨੇ ਯੂਰਪੀ ਦੇਸਾਂ ਦੇ ਲੋਕਾਂ ਦੇ ਜੀਵਨ ਵਿੱਚ ਭਾਰੀ ਤਬਦੀਲੀ ਲੈ ਆਉਂਦੀ ਕਾਗਜ਼ ਦੇ ਛਾਪੇਖਾਨੇ ਦੇ ਪ੍ਰਯੋਗ ਨਾਲ ਸਾਹਿਤ ਦਾ ਵਿਕਾਸ ਹੋਇਆ। ਜਿਸਨੇ ਜਨ ਸੰਧਾਰਣ ਦੇ ਗਿਆਨ ਵਿੱਚ ਵਾਧਾ ਕੀਤਾ ਕੰਪਾਸ ਦੀ ਵਰਤੋਂ ਨੇ ਨਵੇਂ ਨਵੇਂ ਸਮੁੰਦਰ ਰਸਤਿਆਂ ਦੀ ਖੋਜ ਦੇ ਵਿੱਚ ਸਹਾਇਤਾ ਕੀਤੀ ਜਿਸਦੇ ਫਲਸਰੂਪ

ਸ਼ਕਤੀ ਨਸ਼ਟ ਕਰਨ ਕਰਕੇ ਸ਼ਕਤੀਸ਼ਾਲੀ ਰਾਸ਼ਟਰੀ ਰਾਜ ਕਾਇਮ ਕਰਨ ਵਿੱਚ ਸਹਾਇਤਾ ਕੀਤੀ ਪੁਨਰ ਜਾਗਰਣ ਲਿਆਉਣ ਵਿੱਚ ਯੂਰਪੀ ਦੇਸਾਂ ਨੇ ਦੇ ਉਧਾਰ ਸਮਰਾਟਾਂ ਕੁਲੀਨਾਂ ਤੇ ਨੇ ਵੀ ਕੋਈ ਘੱਟ ਯੋਗਦਾਨ ਨਹੀਂ ਪਾਇਆ, ਫਰਾਂਸ ਦੇ ਸਾਸਕ ਫਰਾਂਸਿਸ ਪਹਿਲੇ ਇੰਗਲੈਂਡ ਦੇ ਹੈਨਰੀ, ਅੱਠਵੇਂ ਸਪੇਨ ਦੇ ਚਾਰਲਸ ਪੰਜਵੇਂ ਅਤੇ ਡੈਨਮਾਰਕ ਦੇ ਕ੍ਰਿਸਚਨ ਸੰਤਵੇਂ ਆਦਿ ਉਧਾਰ ਸਮਰਾਟਾਂ ਨੇ ਆਪਣੇ ਆਪਣੇ ਦੇਸਾਂ ਵਿੱਚ ਵਿਦਵਾਨਾਂ ਤੇ ਕਵੀਆਂ ਦੇ ਖੁੱਲੇ ਦਿਲ ਨਾਲ ਸਰਪ੍ਰਸਤੀ ਕੀਤੀ ਇਸ ਤਰ੍ਹਾਂ ਨਿਕੋਲਸ ਪੰਜਵੇਂ ਤੇ ਲਿਓ ਦਸਵੇਂ ਤੇ ਯੂਨਾਨੀ ਤੇ ਰੋਮਨ ਸਾਹਿਤ ਸਿਲਪ ਕਲਾ ਤੇ ਸੰਗੀਤ ਦਾ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਮਰਾਟਾਂ ਤੇ ਤੋਂ ਇਲਾਵਾ ਕਈ ਉਧਾਰ ਕੁਲੀਨ ਪਰਿਵਾਰਾਂ ਨੇ ਵੀ ਸਾਹਿਤਕਾਰਾਂ ਕਲਾਕਾਰਾਂ ਤੇ ਖੋਜਾਂਕਾਰਾਂ ਦੀ ਉਧਾਰਤਾ ਨਾਲ ਸਰਪ੍ਰਸਤੀ ਅਤੇ ਪੁੁਨਰ ਜਾਗਰਣ ਨੂੰ ਉਸਤਾ ਉਤਸਾਹ ਦਿੱਤਾ। ਮਿਸਾਲ ਵਜੋਂ ਇਟਲੀ ਅਤੇ ਮੈਡਸੀ ਪਰਿਵਾਰ ਨੇ ਫਿਲੋਂਰਸ ਵਿੱਚ ਪ੍ਰਸਿੱਧ ਯੂਨਾਨੀ ਕਲਾਸਫ਼ਰ ਦੀ ਫਲਾਸਫੀ ਦਾ ਅਧਿਐਨ ਕਰਨ ਲਈ ਇੱਕ ਅਕਾਦਮਿਕ ਸਥਾਪਨਾ ਕੀਤੀ।

ਦਾਂਤੇ ਉੱਤੇ ਪੰਦਰਾਂ ਵਿਭਾਗ ਹੈ ਦਾਂਤੇ ਦਾ ਜਨਮ ਦੋ ਸੌ ਪੈਂਹਠ ਈਸਵੀ ਵਿੱਚ ਇਟਲੀ ਦੇ ਪ੍ਰਸਿੱਧ ਨਗਰ ਵਿਖੇ ਹੋਇਆ, ਉਹ ਗੰਭੀਰ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਪਰੰਤੂ ਉਸਨੇ ਪਾਧਰੀਆਂ ਦੇ ਪਾਖੰਡਾਂ ਤੇ ਭਰਿਸ਼ਟਾਚਾਰੀ ਜੀਵਨ ਦੀ ਨਿਖੇਧਕੀ ਕੀਤੀ, ਉਸਦੀਆਂ ਲਿਖਤਾਂ ਤੋਂ ਉਸਦੀ ਚਰਚ ਪ੍ਰਤੀ ਸੱਚੀ ਸਰਧਾ ਤੇ ਪ੍ਰਤੀ ਘਿਰਣਾ ਦੀ ਝਲਕ ਸਪਸ਼ਟ ਦਿਖਾਈ ਦਿੱਤੀ। ਉਸਦੀ ਸਦ ਪ੍ਰਸਿੱਧ ਪੁਸਤਕ divine comedy ਹੈ ਜਿਸ ਵਿੱਚ ਇੱਕ ਮਨ ਘੜਤ ਕਥਾ ਦਾ ਵਰਣਨ ਹੈ, ਇਸਦੇ ਤਿੰਨ ਭਾਗ ਹਨ ਨਰਕ, ਆਤਸੋਧੀ ਅਤੇ ਸਵਰਗ ਇਸ ਮਨ ਘੜਤ ਕਥਾ ਵਿੱਚ ਦਾ ਦਾਂਤੇ ਨੇ ਨਰਕ ਤੇ ਸਵਰਗ ਦੀ ਯਾਤਰਾ ਦਾ ਵਰਣਨ ਕੀਤਾ ਆਰੰਭ ਵਿੱਚ ਲੇਖਕ ਨਰਕ ਵਿਚਲੇ ਦੁੱਖਾਂ ਤੇ ਦਰਦਾਂ ਦਾ ਦ੍ਰਿਸ਼ ਪੇਸ ਕਰਦਾ ਹੈ। ਇਸ ਪਿੱਛੋਂ ਉਹ ਸਤਾਨ ਦਾ ਦ੍ਰਿਸ਼ ਪੇਸ਼ ਕਰਦਾ ਹੈ ਜਿੱਥੇ ਕਠੋਰ ਤੇ ਸੰਜਮੀ ਜੀਵਨ ਨਾਲ ਆਤਮਾ ਸੁੱਧੀ ਹੁੰਦੀ ਹੈ। ਅੰਤ ਵਿੱਚ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜੋ ਪੂਰਨ ਆਨੰਦ ਤੇ ਸੰਤੋਖ ਦਾ ਸਥਾਨ ਹੈ, ਇਸ ਪੁਸਤਕ ਦਾ ਪ੍ਰਮੁੱਖ ਉਦੇਸ਼ ਮਨੁੱਖ ਨੂੰ ਨੈਤਿਕ ਤੇ ਸਦਾਚਾਰੀ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਹੈ, ਭਾਵੇਂ ਇਸ ਪੁਸਤਕ ਦਾ ਵਿਸ਼ਾ ਵਸਤੂ ਮੱਧਕਾਲੀਨ ਜੀਵਨ ਨਾਲ ਸੰਬੰਧਿਤ ਹੈ ਫਿਰ ਵੀ ਇਸ ਵਿੱਚੋਂ ਮਨੁੱਖੀ ਪ੍ਰੇਮ ਦੇਸ ਭਗਤੀ ਕੁਦਰਤ ਨਾਲ ਪਿਆਰ ਤੇ ਇਟਲੀ ਵਿੱਚ ਇੱਕ ਰਾਸ਼ਟਰ ਦੇ ਨਿਰਮਾਣ ਸੰਬੰਧੀ ਵਿਸ਼ਿਆਂ ਬਾਰੇ ਕਾਫ਼ੀ ਪ੍ਰੇਰਣਾ ਮਿਲਦੀ ਹੈ, ਪਟਾਰਕ ਦਾ ਜਨਮ ਤੇਰਾਂ ਸੌ ਚਾਰ ਈਸਵੀ ਵਿੱਚ ਇਟਲੀ ਦੇ ਨਗਰ ਫਲੋਰੈਂਸ ਵਿਖੇ ਹੋਇਆ ਉਸਨੇ ਆਪਣੀ ਮੁੱਢਲੀ ਸਿੱਖਿਆ ਬਲੋਵਨ ਅਤੇ ਵਿਖੇ ਪ੍ਰਾਪਤ ਕੀਤੀ ਕੁੱਝ ਸਮੇਂ ਲਈ ਚਰਚ ਵਿੱਚ ਨੌਕਰੀ ਕਰਨ ਉਪਰੰਤ ਉਸਨੇ ਆਪਣਾ ਵਧੇਰੇ ਸਮਾਂ ਪੁਰਾਤਨ ਲਾਤੀਨੀ ਗ੍ਰੰਥ ਅਤੇ ਅਧਿਐਨ ਵਿੱਚ ਲਗਾਉਣਾ ਆਰੰਭ ਕਰ ਦਿੱਤਾ, ਉਸਨੇ ਇਕਾਲਪੀ ਭਾਸ਼ਾ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ, ਜੋ ਕਾਫ਼ੀ ਲੋਕਪ੍ਰਿਯ ਹੋਇਆ, ਪਟਾਰਸ ਨੇ ਉੱਤਰੀ ਯੂਰਪ ਦੇ ਕਈ ਦੇਸਾਂ ਵਿੱਚ ਯਾਤਰਾ ਕੀਤੀ। ਜਿਸ ਦੌਰਾਨ ਉਹ ਕਈ ਸਮਕਾਲੀ ਵਿਦਵਾਨਾਂ ਦੇ ਸੰਪਰਕ ਵਿੱਚ ਆਇਆ, ਉਸਨੇ ਕਈ ਵਾਰੀ ਨਗਰਾਂ ਵਿੱਚ ਬਿਤਾਏ ਜਿਸ ਨਾਲ ਉਸਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ ਤੇ ਉਸਦੀ ਸਹਿਤ ਦੀ ਰਚਨਾ ਵਿੱਚ ਬਹੁਤ ਰੁੱਚੀ ਸੀ ਉਸਨੇ ਪ੍ਰਸਿੱਧ ਰੋਮਨ ਜਨਰਲ ਸੀਪੀਓ ਅਫ਼ਰੀਕਨਸ ਤੇ ਮਹਾਕਾਵਿ ਲਿਖਿਆ ਉਸਨੇ ਰੋਮ ਤੇ ਐਵਗਣ ਵਿਖੇ ਤਬਦੀਲੀ ਸੰਬੰਧੀ ਰਚਨਾਵਾਂ ਕਾਫ਼ੀ ਪ੍ਰਸਿੱਧ ਹੋਈਆਂ ਉਸਦੀਆਂ ਸਾਹਿਤਕ ਪ੍ਰਾਪਤੀਆਂ ਤੋਂ ਬਾਅਦ ਰੋਮਨ ਕਈ ਵਾਰ ਸਨਮਾਨਿਤ ਕੀਤਾ, ਪੈਟਾਰਕ ਦੇ ਸਮੁੱਚੇ ਯੂਰਪ ਵਿੱਚ ਪਹਿਲਾ ਵਿਅਕਤੀ ਪੈਟਾਰਕ ਹੀ ਸੀ। ਜਿਸ ਕਰਕੇ ਉਸਨੂੰ ਪੁਨਰ ਜਾਗਰਣ ਦਾ ਪਿਤਾ ਕਿਹਾ ਜਾਂਦਾ ਹੈ, ਇਟਲੀ ਦੇ ਪੁਨਰ ਜਾਗਰਣ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਨਿਕੋਲੋ ਮਾਇਕੈਵਲ ਸੀ ਉਹ ਫਲੋਰੈਂਸ ਨਗਰ ਦਾ ਰਹਿਣ ਵਾਲਾ ਸੀ। ਅਤੇ ਕਈ ਵਰ੍ਹੇ ਫਲੋਰੈਂਸ ਵਿਖੇ ਸਰਕਾਰੀ ਨੌਕਰੀ ਕੀਤੀ ਸੀ ਉਸਨੇ ਲਾਤੀਨੀ ਤੇ ਜ ਯੂਨਾਨੀ ਯੂਨਾਨੀ ਸਾਹਿਤ ਦਾ ਅਧਿਐਨ ਕਰਨੇ ਆਪਣੇੇ ਗਿਆਨ ਵਿੱਚ ਕਾਫ਼ੀ ਵਾਧਾ ਕਰ ਲਿਆ ਸੀ। ਦੂਜੇ ਹੀ ਮਾਨਵਤਾਵਾਦੀ ਵਿਦਵਾਨਾਂ ਵਾਂਗ ਉਹ ਚਰਚ ਤੇ ਇਸ ਵਿੱਚ ਪ੍ਰਚਲਿਤ ਬੁਰਾਈਆਂ ਦਾ ਵਿਰੋਧੀ ਸੀ ਉਸਨੇ ਇਸ ਤੋਂ ਇਲਾਵਾ ਉਸਨੇ ਪ੍ਰਿੰਸ ਨਾਮਕ ਪੁਸਤਕ ਦੀ ਰਚਨਾ ਕੀਤੀ।

ਸਾਸਕਾਂ ਦੀ ਪ੍ਰਸ਼ਾਸ਼ਨ ਸੰਬੰਧੀ ਨਿਯਮਾਂ ਦਾ ਵੀ ਉਲੇਖ ਹੈ, ਮੈਕੈਵਲੀ ਨੇ ਰਾਜਨੀਤੀ ਨੂੰ ਧਰਮ ਸਾਸ਼ਤਰ ਤੋਂ ਅੱਢ ਕਰ ਦਿਤਾ, ਉਸਦੇ ਰਾਹੀਂ ਉਲੀਕੇ ਗਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਈ ਯੂਰਪ ਦੇਸਾਂ ਦੇ ਸਮਰਾਟਾਂ ਨੇ ਛੋਲਵੀਂ ਸਤਾਰਵੀਂ ਸਦੀ ਵਿੱਚ

ਸੰਖੇਪ ਰਖ ਅਹ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਆਖਦੇ ਹਨ। ਭਾਸ਼ਾ ਦੀ ਪੜਾਈ ਅਤੇ ਇਸ ਦੇ ਵਿੱਚ ਸਬੰਧਿਤ ਹੋਰ ਵੀ ਰਚਨਾ ਜਾ ਫਿਰ ਦਸਵੀ ਅਤੇ ਇਸ ਦੀ ਉਚਾਰਨਾ ਦੇ ਸ਼ੇਅਰ ਪੂਰਤਾ ਕੀਤੀ ਗਈ ਹੈ। ਤੇ ਇਹ ਸਥਾਪਨਾ ਰਚਨਾ ਨੂੰ ਇਹ ਸੋਚਦੇ ਹਨ ਕਿ ਜਿਵੇਂ ਇਹਨਾਂ ਦੇ ਦੁਆਰਾ ਰਚਇਆ ਗਈਆ ਕੁਝ ਹੋਰ ਵੀ ਰਚਨਾਵਾਂ ਇਸ ਨੂੰ ਪ੍ਰਚੱਲਿਤ ਰੂਪ ਦੇ ਵਿੱਚ ਪੈਦਾ ਕਰਦੀ ਹੈ। ਜਿਵੇਂ ਕਿ ਆਖਿਆ ਜਾ ਸਕਦਾ ਹੈ ਇਹਨਾਂ ਦੇ ਦੁਆਰਾ ਕੀਤੀਆਂ ਗਈਆ ਇਵੇਂ ਦੀਆਂ ਕਈ ਅਣਗਹਿਲੀਆਂ ਇਸ ਰੂਪ ਵਿੱਚ ਭਾਰੂ ਹੁੰਦਿਆ ਹਨ। ਤੇ ਉਸ ਦੇ ਉਚੇਰੇ ਮੁਕਾਬਲੇ ਅਤੇ ਸੰਖੇਪ ਰਚਨਾ ਦੇ ਵਿੱਚ ਵਿਦਿਆਰਥੀ ਦੀ ਭਾਸ਼ਾ ਦੇ ਸਬੰਧ ਦੇ ਨਾਲ ਹੋਰ ਵੀ ਬਹੁਤ ਕੁਝ ਜੁੜਿਆ ਹੋਇਆ ਹੈ ਜਿਵੇਂ ਕਿ ਆਖ ਸਕਦੇ ਹਾਂ, ਪ੍ਰਚੀਨ ਕਾਲ ਦੇ ਵਿੱਚ ਇਹਨਾਂ ਦੇ ਦੁਆਰਾ ਕੀਤੀਆਂ ਗਈਆ।

ਜਿਵੇਂ ਕਿ ਆਖਿਆ ਜਾ ਸਕਦਾ ਹੈ ਸੰਵੇਦਨਾ ਦੇ ਦੁਆਰਾ ਕੀਤੀ ਗਈਆ । ਅਖ਼ਬਾਰ

ਰੂਪ ਪੈਦਾ ਹੁੰਦੇ ਹਨ। ਇਹਨਾਂ ਦੇ ਵਿੱਚ ਹੀ ਦਫ਼ਤਰ ਦੇ ਹਰ ਅਹ ਮਸਲੇ ਗੰਭੀਰ ਰੂਪ ਦੇ ਵਿੱਚ ਦੇਖੇ ਜਾਂਦੇ ਹਨ। ਜਿਵੇਂ ਕਿ ਆਖਿਆ ਜਾ ਸਕਦਾ ਹੈ ਇਹਨਾਂ ਦੇ ਦੁਆਰਾ ਕੀਤੀਆ ਗਈਆ ਇਵੇਂ ਦੀਆ ਖ਼ਬਰਾਂ ਹਨ ਜੋ ਕਿ ਪੂਰਨ ਰੂਪ ਦੇ ਵਿੱਚ ਹੋਰ ਆਖਿਆ ਨੂੰ ਪ੍ਰੇਰਨਾ ਦਿੰਦੀ ਹੈ। ਜਿਵੇਂ ਹੀ ਉਦਾਹਰਣ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਚਨਾ ਦੇ ਗੁਣ ਤੇ ਵਿਦਿਆਰਥੀ ਜਿਵੇਂ ਜੀਵਨ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਦੁਆਰਾ ਕੀਤੀਆ ਹੋਈਆਂ ਇਵੇਂ ਦੀਆ ਹੀ ਗਲਤੀਆਂ ਹੋਰ ਵੀ ਹਨ ਜਿਵੇਂ ਕਿ ਆਖਦੇ ਹਨ। ਕਿ ਅਸੀਂ ਇਹਨਾਂ ਨੂੰ ਹੋਰ ਪੂਰਨ ਰੂਪ ਵਿੱਚ ਕਿਵੇਂ ਦੇਖਿਆ ਜਾਏ।

ਪਿਆਰ ਦੇ ਨਾਲ ਨਿਭਾਏ ਜਾਂਦੇ ਹਨ । ਅਖ਼ਬਾਰਾਂ ਦੇ ਦੁਆਰਾ ਕੀਤੀਆ ਗਈਆ ਹੋਰ ਵੀ ਐਵੇਂ ਦੀਆ ਅਣਗਹਿਲੀਆਂ ਹਨ ਜੋ ਕਿ ਪੂਰਨ ਰੂਪ ਦੇ ਵਿੱਚ ਕਈ ਹੋਰ ਤਰਾਂ ਦੇ ਅਣਗਹਿਲੀਆਂ ਨੂੰ ਦੇਖ ਅਹ ਦੇ ਹੋਏ ਪ੍ਰਾਪਤ ਹੁੰਦੀਆਂ ਹਨ ਪ੍ਰੰਤੂ ਜਿਵੇਂ ਕਿ ਆਖਿਆ ਜਾ ਸਕਦਾ ਹੈ ਇਹਨਾਂ ਦੇ ਦੁਆਰਾ ਕੀਤੀਆ ਗਈਆ ਹੋਰ ਵੀ ਅਣਗਹਿਲੀਆਂ ਇਹ ਸੰਪੂਰਨ ਰੂਪ ਦੇ ਵਿੱਚ ਸਖਸ਼ਮ ਹੋ ਜਾਂਦੀਆ ਹਨ ਪ੍ਰੰਤੂ ਉਹ ਇਹ ਨਹੀਂ ਸੀ ਦੇਖ ਦੇ ਕੀ ਉਹਨਾਂ ਦੇ ਵਿੱਚ ਇਸ ਦੀ ਉਦਾਹਰਣਾਂ ਕਿਮੇਂ ਰੂਪ ਦੇ ਵਿੱਚ ਪੂਰਨ ਹੋਵਗੀ ਅਹ ਜਿਵੇਂ ਹੀ ਇਸ ਸਮੇਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦਫ਼ਤਰਾਂ ਦੇ ਵਿੱਚ ਹਰ ਇੱਕ ਰੂਪ ਦੇ ਵਿੱਚ ਸ਼ਾਮਿਲ ਹੋਇਆ ਅਜਿਹਾ ਸ਼ਖਸ ਹੈ ਜੋ ਕਿ ਇਹਨਾਂ ਦੇ ਦੁਆਰਾ ਕੀਤੀਆ ਗਈਆ। ਗਲਤਿਆਂ ਨੂੰ ਦੇਖਦਾ ਹੈ ਹੋਰ ਪਿਆਰ ਦੇ ਨਾਲ-ਨਾਲ ਪਾਠਕ ਦੇ ਲਈ ਹੀ ਸਮਾਚਾਰਾਂ ਨਾਲ ਸਬੰਧ ਰੂਪ ਦਾ ਅਹ ਪ੍ਰਚਿੱਲਤ ਰੂਪ ਵਿੱਚ ਦੇਖਦਾ ਹੈ। ਪੈਦਾਂ ਕੀਤਾ ਹੋਇਆ ਹੈ ਜਿਵੇਂ ਕਿ ਦੇਖਿਆ ਜਾ ਸਕਦਾ ਅੱਜਕਲ ਦੇ ਗਤੀ ਦੇ ਯੁੱਗ ਵਿੱਚ ਕਿਸੇ ਕੋਲ ਪਈ ਲੰਬੀ ਵਰਤ ਸੁਣਨ ਜਾਂ ਪੜਨ ਦਾ ਨਾ ਸਮਾਂ ਹੁੰਦਾ ਹੋਵੇ।

ਅਸੀਂ ਇਸ ਦੇ ਹੋਰ ਕਿਵੇਂ ਪੂਰਨ ਰੂਪ ਦੇ ਵਿੱਚ ਸੰਭਾਲ ਸਕਦੇ ਹਾਂ ਅਹ ਜਿਵੇਂ ਹੀ ਅਖ਼ਬਾਰਾਂ ਦਾ ਉਦਾਹਰਣ ਦੇ ਅਹ ਲੈ ਲਈਏਂ ਉਹਨਾਂ ਦੇ ਬਾਰੇ ਮੋਟੇ ਅਹ ਅਤੇ ਪੂਰਨ ਰੂਪ ਦੇ ਵਿੱਚ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਗਲਤੀਆਂ

ਕੀ ਉਹੋ ਪੂਰਨ ਰੂਪ ਵਿੱਚ ਇਸ ਨੂੰ ਅਣਗਹਿਲ ਕਰਦਾ ਹੋਵੇ ਉਦੋਂ ਪਿਆਰ ਦੇ ਨਾਲ ਵਿਖਾਇਆਂ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਗਲਤੀਆਂ ਕਿਵੇਂ ਨਜ਼ਰ ਆਉਂਦੀਆਂ ਹਨ ਜਿਵੇਂ ਕਿ ਦੱਸਿਆ ਜਾ ਸਕਦਾ ਹੈ

ਤਾਂ ਉਹ ਪੂਰਨ ਰੂਪ ਦੇ ਵਿੱਚ ਦੱਸ ਸਕਦੇ ਹਨ। ਕੀ ਇਹ ਅਹ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਿਆਂ-ਵੱਡਿਆਂ files ਹੁੰਦੀਆਂ ਹਨ। ਜਿਵੇਂ ਕਿ ਆਖਿਆਂ ਜਾ ਸਕਦਾ ਹੈ। ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਹੋਰ ਵੀ ਗਲਤੀਆਂ ਪ੍ਰੰਤੂ ਇਸ ਰੂਪ ਦੇ ਵਿੱਚ ਇਵੇਂ ਦੇ ਲੋਕ ਕਈ ਪੈਦਾਂ ਅਹ ਕਈ ਰੂਪ ਦੇ ਵਿੱਚ ਹੁੰਦੇ ਹਨ ਕਿ ਜਿੰਨ੍ਹਾਂ ਦੇ ਦੁਆਰਾ ਕੀਤੀਆਂ ਇਹੋ ਜਿਹਾਂ ਗਈਆਂ ਗਲਤੀਆਂ ਬਹੁਤ ਹੀ ਮਾਮੂਲੀ ਪਾਠਕ ਰੂਪ ਵਿੱਚ ਗਿਣੀਆਂ ਜਾਂਦੀਆਂ ਹਨ। ਸੰਖੇਪ ਰਖ ਅਹ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਹੋਰ ਵੀ ਆਖਿਆਂ ਜਾਂਦਾ ਹੈ । ਜਿਵੇਂ ਹੀ ਉਹ ਛੋਟੀ-ਛੋਟੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ।

ਅਜਿਹੀਆਂ ਗਲਤੀਆਂ ਹਨ ਜੋ ਤੱਥ ਸੰਸਾਰ ਨੂੰ ਜਾਣ ਅਤੇ ਪਛਾਣ ਸਮਝਦਿਆਂ ਹਨ। ਅਖ਼ਬਾਰ ਦੇ ਵਿੱਚ ਜਿੰਨੇ ਵੀ ਉਦਾਹਰਣ ਲਏ ਗਏ ਹਨ। ਉਹ ਪਹਿਲੇ ਸਮੇਂ ਦੇ ਨਹੀਂ ਬਲਕਿ ਹੋਰ ਵੀ ਛੋਟੇ-ਮੋਟੇ proof ਦੇ ਵਿੱਚ ਪੈਦਾਂ ਹੁੰਦੇ ਹਨ ਜਿਵੇਂ ਹੀ ਵਿਦਿਆਰਥੀ ਨੇ ਬਾਲਗ ਜੀਵਨ ਦੇ ਵਿੱਚ ਬਹੁਤ ਖਾਈ ਮਚਾਈ ਅਹ ਮਚਾਈ ਹੋਈ ਸੀ। ਉਸੇ ਤਰਾਂ ਇਸ ਨੇ ਤੱਥ ਸੰਸਾਰ ਦੇ ਵਿੱਚ ਪੈਦਾਂ ਹੋਏ ਹੋਰ ਵੀ ਗੁਣਾਂ ਦੇ ਨਾਲ ਇਸ ਨੂੰ ਵੇਖਿਆਂ ਅਤੇ ਸੰਭਾਲਿਆਂ ਜਿਵੇਂ ਕਿ ਦੇਖਿਆਂ ਜਾ ਸਕਦਾ ਹੈ। ਉਹਨਾਂ ਅਹ ਉਹਨਾਂ ਨੇ ਇਸ ਨੂੰ ਅਜਿਹੇ ਰੂਪ ਦੇ ਵਿੱਚ ਪੈਦਾਂ ਕੀਤਾ ਹੈ ਜਿਵੇਂ ਕੀ ਉਹ ਇਸ ਦਾ ਵੀ ਨਹੀਂ ਸੀ ਦੇਖ ਸਕਦੇ ਜਿਵੇਂ ਕਿ ਆਖਿਆਂ ਜਾ ਸਕਦਾ ਹੈ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਇਹ ਅਣਗਹਿਲੀਆਂ ਪੂਰਨ ਰੂਪ ਦੇ ਵਿੱਚ ਵਿਦਿਆਰਥੀ ਦੀ ਭਾਸ਼ਾ ਨੂੰ ਹੋਰ ਵੀ ਹਨ ਜਿਵੇਂ ਫਿਰ ਉਸ ਦੇ ਵਿੱਚ ਪ੍ਰਗਟ ਹੋਏ ਹੋਰ ਹੋਰਾਂ ਨੇ ਵੀ ਇਹਨਾਂ ਦੇ ਬਾਰੇ ਰਚਨਾਂ ਦਿੱਤੀ ਅਤੇ ਆਖਿਆ ਕਿ ਇਸ ਨੂੰ ਨਜ਼ਰ ਅੰਦਾਜ਼ ਨਾ ਕਰਦੇ ਹੋਏ। ਇਸ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ ਜਿਵੇਂ ਹੀ ਉਹਨਾਂ ਨੇ ਦੱਸਿਆ ਕਿ ਇਹ ਤਕਰੀਬਨ ਲਿਉਂਣ ਜਾਂਦੀਆਂ ਹਨ ਪ੍ਰੰਤੂ ਪ੍ਰਗਟ ਹੋਏ ਇਹਨਾਂ ਦੇ ਰੂਪ ਅਜਿਹੇ ਨਹੀਂ ਹਨ ਤਾਂ ਉਹਨਾਂ ਨੇ ਪਹਿਲਾਂ ਮੋਤੀਆਂ ਦੇ ਦੁਆਰਾ ਦੇਖਿਆਂ ਕੀ ਇਸ ਨੂੰ ਹੋਰ ਕਿਵੇਂ ਵੇਖਿਆ ਜਾ ਸਕਦਾ ਹੈ ਅਤੇ ਪੂਰਨ ਰੂਪ ਦੇ ਵਿੱਚ ਉਹਨਾਂ ਨੇ ਦੱਸਿਆ ਕੀ ਇਸ ਨੂੰ ਨਜ਼ਰ ਅੰਦਾਜ਼ ਨਾ ਕਰਦੇ ਹੋਏ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਲੰਬੀਆਂ ਉਮਰਾਂ ਦੇ ਵਿੱਚ ਉਪਯੋਗ ਕਰਨਾ ਚਾਹੀਦਾ ਹੈ ਅੱਜਕੱਲ ਦੀ ਤੇਜ਼ੀ ਗਤੀ ਦੇ ਵਿੱਚ

ਕਹਾਣੀ ਨਵਤੇਜ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡਾਂ ਦੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਪੇਸ਼ ਕੀਤਾ ਹੈ ਜਿਹਨਾਂ ਤੋਂ ਛੁਟਕਾਰੇ ਲਈ ਉਹ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 ਤੇ ਪਿੰਡ ਦੇ ਕਈ ਪਸੂ ਮਰ ਚੁੱਕੇ ਸਨ ਪਿੰਡਾਂ ਵਿੱਚੋਂ ਕੁੱਝ ਲੋਕਾਂ ਨੇ ਲੋਕ ਵਾਲਿਆਂ ਨੂੰ ਦਰਖਾਸਤ ਦੇ ਕੇ ਪਸੂਆਂ ਦੇ ਟੀਕੇ ਲਵਾਉਣ ਦੀ ਸਲਾਹ ਦਿੱਤੀ ਪਰ ਬਜ਼ੁਰਗਾਂ ਨੇ ਇਹ ਸਲਾਹ ਨਾ ਮੰਨੀ ਤੇ ਨਾਲ ਹੀ ਇਹ ਰਾਏ ਪ੍ਰਗਟ ਕੀਤੀ ਕਿ ਸਰਕਾਰੀ ਮਦਦ ਵੇਲੇ ਸਿਰ ਪਹੁੰਚਣ ਦੀ ਆਾਸ ਨਹੀਂ ਅੰਤ ਫੈਸਲਾ ਹੋਇਆ ਕਿ ਇੱਕ ਪ੍ਰਤਾਪੀ ਤੇ ਕਰਨੀ ਵਾਲੇ ਸਾਧ ਨੂੰ ਸੱਦ ਕੇ ਉਸ ਪਾਸੋਂ ਟੂਣਾ ਕਰਵਾਇਆ ਜਾਵੇ ਪਿੰਡ ਦੇ ਮੋਹਰੀ ਸਾਧ ਨੂੰ ਸੱਦਣ ਲਈ ਚਲੇ ਗਏ। ਸਾਧ ਨੇ ਹਵਨ ਰਚਾਇਆ ਉਹ ਅਗਨੀ ਵਿੱਚ ਦੇਸ਼ੀ ਘਿਓ ਤੇ ਸਮੱਗਰੀ ਪਾ ਕੇ ਮੰਤਰ ਪੜ੍ਹ ਰਿਹਾ ਸੀ, ਪਿੰਡ ਦੇ ਭਾਈ ਤੇ ਪੰਡਿਤ ਵੀ ਉਸਦੇ ਦੁਆਲੇ ਬੈਠੇ ਪਾਠ ਵਿੱਚ ਮਗਨ ਸਨ ਫਿਰ ਖਾੜਕੂੂ ਬੰਦਿਆਂ ਦੀਆਂ ਪੰਜ ਟੋਲੀਆਂ ਨੇ ਸਾਧ ਦੇ ਹਵਨ ਵਿੱਚੋਂ ਹਲਵਾਂਡਿਆਂ ਵਿੱਚ ਕੁੱਝ ਅੰਗਿਆੜ ਪਾਏ ਤੇ ਸਾਧ ਨੇ ਉਸ ਵਿੱਚ ਸਮੱਗਰੀ ਪਾ ਦਿੱਤੀ ਉਹ ਇਹ ਮਿਹਕ ਦੇ ਹਲਵਾਂਡੇ ਲੈ ਕੇ ਪਿੰਡ ਵਿੱਚ ਖਿਲਰ ਗਏ ਸਾਰਿਆਂ ਨੇ ਹੁਕਮ ਅਨੁਸਾਰ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 ਤੇ ਸਾਰੇ ਪਿੰਡ ਦੇ ਪਸੂਆਂ ਨੂੰ ਲੰਘਾਣ ਦਾ ਸਮਾਂ ਹੋ ਗਿਆ ਸਾਧ ਦੇ ਸਾਹਮਣੇ ਕੱਚੀ ਲੱਸੀ ਦਾ ਇੱਕ ਵੱਡਾ ਕੜਾਹਾ ਭਰਿਆ ਪਿਆ ਸੀ ਜਿੱਥੇ ਸਾਰੇ ਪਸੂਆਂ ਨੇ ਲੰਘਣਾ ਸੀ, ਉੱਥੇ ਗਲੀ ਦੇ ਆਰ ਪਾਰ ਉੱਪਰ ਕਰਕੇ ਵੀਹ ਕੁ ਕੋਰੀਆ ਚਪਲੀਆਂ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ, ਪਿੰਡ ਦੇ ਪਸੂ ਲੰਘ ਰਹੇ ਸਨ, ਤੇ ਹਰ ਇੱਕ ਆਪਣ ਆਪਣੇ ਨਾਲ ਮਦਾਣੀ ਇੱਕ ਗੜਬੀ ਤੇ ਪ੍ਰਤੀ ਕੂਚ ਇੱਕ ਭਾਅ ਕਣਕ ਦੇ ਦਾਣੇ ਲਿਆਇਆ, ਜਦੋਂ ਪਸੂ ਸਾਧ ਦੇ ਨੇੜੇ ਪਹੁੰਚਦੇ ਤਾਂ ਉਸਨੇ ਸਭ ਦੀ ਕੱਚੀ ਲੱਸੀ ਵਿੱਚ ਕੁਸ਼ਾ ਭਿਓਂ ਕੇ ਡੰਗਾਰਾਂ ਤੇ ਮਦਾਣੀਆਂ ਤੇੇ ਛਿੜਕਦੇ ਤੇ ਹਰ ਇੱਕ ਗੜਬੀ ਵਿੱਚ ਇਹ ਪਵਿੱਤਰ ਜਲ ਪਾਈ ਜਾਂਦੇ ਪਸੂਆਂ ਵਾਲੇ ਦਾਣੇ ਇੱਕ ਥਾਂ ਢੇਰੀ ਕਰੀ ਜਾ ਰਹੇ ਸਨ, ਤੇ ਇਹ ਢੇਰੀ ਦਰਮਿਆਨੇ ਜੱਟ ਤੇ ਬੋਲ ਜਿੱਡੀ ਹੋ ਚੁੱਕੀ ਸੀ, ਸਾਰੇ ਪਸੂਆਂ ਦੇ ਲੰਘਣ ਮਗਰੋਂ ਪਿੰਡ ਵਿੱਚ ਕੰਮ ਚਾਲੂ ਹੋਇਆ ਸਾਧ ਨੂੰ ਕੋਈ ਤੀਹ ਕੁ ਮਹੀਨੇ ਕਣਕ ਹੋਈ, ਉਹ ਦੋ ਮਣ ਕਣਕ ਚੇਤੇ ਸ਼ਾਹ ਨੂੰ ਸਮੱਗਰੀ ਦੀ ਕੀਮਤ ਚੁਕਾਉਣ ਲਈ ਦੇ ਗਿਆ, ਤੇ ਬਾਕੀ ਰੇੜੇ ਉੱਪਰ ਲੱਦ ਕੇ ਆਪਣੇ ਨਾਲ ਲੈ ਗਿਆ।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 ਤੇ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਖੋਤੀ ਤੇ ਚਾੜ੍ਹ ਕੇ ਹਜੇ ਦੋ ਗੇੜੇ ਹੀ ਦਿੱਤੇ ਸਨ ਕਿ ਇੱਕ ਟੋਲੀ ਰਾਮ ਸੁੰਦਰ ਨੂੰ ਇਸ ਦੋਸ਼ ਵਿੱਚ ਫੜ ਲਿਆਈ ਕਿ ਉਸਨੇ ਰਾਤੀ ਬਿਜ਼ਲੀ ਦਾ ਲਾਟੂ ਬਾਲਿਆ ਸੀ।

ਉਹ ਚਿੱਟੇ ਕੱਪੜੇ ਪਾ ਕੇ ਕਿੱਧਰੇ ਚਲਿਆ ਸੀ, ਉਸਨੇ ਕਿਹਾ ਸੀ ਕਿ ਉਹ ਡੰਨ ਤੇਰੇ ਰੁਪਏ ਦਿੰਦਾ ਸੀ ਤੇ ਉਸਨੂੰ ਖੋਤੀ ਤੇ ਨਾ ਚੜ੍ਹਾਇਆ ਜਾਵੇ ਪਰ ਮੰਡੀਰ ਵਾਧਾ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਖੋਤੀ ਤੇ ਚਾੜ੍ਹਨ ਲਈ ਤਿਆਰ ਸੀ ਉਹਨਾਂ ਵਿੱਚ ਇੱਕ ਅਖੋਤੀ ਕਾਮਰੇਡ ਗੱਲ ਨੂੰ ਬਹੁਤ ਚੁੱਕ ਰਿਹਾ ਸੀ ਅੰਤ ਨਾਮੇ ਮਿਹਰੇ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਰਾਮ ਸੁੰਦਰ ਵੀ ਉਹ ਸਜ਼ਾ ਮਿਲਣੀ ਚਾਹੁੰਦਾ ਸੀ ਕਿ ਜੋ ਉਸਨੂੰ ਦਿੱਤੀ ਗਈ ਸੀ ਬਸ ਕਾਮਰਡੇ ਤੇ ਉਸਦੇ ਜੋਟੀਦਾਰਾਂ ਨੇ ਉਸਨੂੰ ਚੁੱਕ ਕੇ ਖੋਤੀ ਤੇ ਚਾੜ੍ਹ ਦਿੱਤਾ, ਪਿੰਡ ਦੇ ਦੋ ਬਜ਼ੁਰਗਾਂ ਨੇ ਦਾਖਲ ਦੇ, ਦਾਖਲਾ ਦੇ ਕੇ ਉਸਨੂੰ ਜਵਾਈ ਭਾਈ ਜਾਣ ਕੇ ਇਹ ਛੋਟ ਲੈ ਦਿੱਤੀ ਕਿ ਉਸਦਾ ਮੂੰਹ ਨਾ ਕਾਲਾ ਕੀਤਾ ਜਾਵੇ, ਅਜੇ ਇਹ ਖੋਰੂ ਮੁੱਕ ਸੀ ਮੁੱਕਾ ਸੀ ਕਿ ਦੁਪਿਹਰ ਵੇਲੇ ਪਤਾ ਲੱਗਿਆ ਕਿ ਪਿੰਡ ਦੀਆਂ ਦੋ ਮੱਝਾਂ ਮਰ ਗਈਆਂ ਹਨ। ਤਖ਼ਤ ਪੋਸ਼ ਤੇ ਬੈਠੇ ਲੋਕ ਟੂਣੇ ਦੀ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕੋਸ਼ਣ ਲੱਗੇ ਤੇ ਕੁੱਝ ਚੇਤੇ ਸ਼ਾਹ ਨੂੰ ਕੋਸ਼ਣ ਲੱਗੇ, ਜਿਸਨੇ ਪਿੰਡ ਦੇ ਦਾਨ ਵਿੱਚੋਂ ਦੋ ਮਣ ਕਣਕ ਸਾਧ ਪਾਸੋਂ ਲੈ ਲਈ ਸੀ, ਇੰਨੀ ਦੇਰ ਨੂੰ ਤੇਜੂ ਮਜ਼ਹਬੀ ਰੋਂਦਾ ਹੋਇਆ ਆਇਆ ਤੇ ਉਸਨੇ ਦੱਸਿਆ ਕਿ ਉਸਦੀ ਪੁੱਤਰਾਂ ਵਾਂਗ ਪਾਲੀ ਤੇ ਸਮਝਦਾਰ ਮੱਝ ਇੱਕਦਮ ਗੜ੍ਹੀ ਦਾ ਸ਼ਿਕਾਰ ਹੋ ਕੇ ਮਰ ਗਈ ਹੈ ਸਾਰਿਆਂ ਨੇ ਤੇਜੂ ਨਾਲ ਹਮਦਰਦੀ ਕਰਦੇ ਹੋਏ ਉਸਨੂੰ ਭਾਣਾ ਮੰਨਣ ਲਈ ਕਿਹਾ।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

ਨਿਰਾਰਥਕਤਾ ਸਮਝਣ ਦੀ ਥਾਂ ਟੂਣੇ ਦੀ ਸਫ਼ਲਤਾ ਲਈ ਸਾਧ ਪਾਸੋਂ ਦੱਸੀਆਂ ਮਰਿਆਦਾਂ ਦੀ ਉਲੰਘਣਾ ਖਿਆਲ ਕਰਨਾ ਆਦਿ ਘਟਨਾਵਾਂ ਪੇਂਡੂ ਲੋਕਾਂ ਦੇ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਨੂੰ ਪ੍ਰਗਟ ਕਰਦੀਆਂ ਹਨ।

ਆਪਣਾ ਵਹਿਮਾਂ ਭਰਮਾਂ ਤੇ ਪਾਖੰਡ ਦਾ ਜ਼ਾਲ ਵਿਛਾ ਕੇ ਲੋਕਾਂ ਉੱਤੇ ਬਹੁਤ ਸਾਰਾ ਦਾਣਾ ਫ਼ੱਕਾ ਇਕੱਠਾ ਕਰਕੇ ਲੈ ਜਾਂਦਾ ਸੀ ਭਾਵੇਂ ਕਿ ਉਸਦੇ ਉਪਾਅ ਦਾ ਕੋਈ ਲਾਭਦਾਇਕ ਨਤੀਜਾ ਨਹੀਂ ਨਿਕਲਦਾ। ਪ੍ਰੰਤੂ ਲੋਕ ਟੂਣੇ ਦੀ ਨਿਰਾਰਥਕਤਾ ਨੂੰ ਸਮਝਣ ਦੀ ਬਜਾਏ ਇਹ ਸਮਝਦੇ ਸਨ ਕਿ ਟੂਣਾ ਕਰਨ ਵਾਲਾ ਸਾਧ ਵਧੇਰੇ ਪ੍ਰਤਾਪੀ ਹੋਣਾ ਚਾਹੀਦਾ ਹੈ ਫਲਸਰੂਪ ਉਹ ਫਿਰ ਪ੍ਰਤਾਪੀ ਸਾਧ ਨੂੰ ਲੱਭਣ ਜ ਲੱਗਦੇ ਹਨ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਜਿੱਥੇ ਪੇਂਡੂ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਪੇਸ਼ ਕਰਦਾ ਹੈ ਉੱਥੇ ਸਰਕਾਰੀ ਮਸ਼ੀਨਰੀ ਦੀ ਸੁਸਤੀ ਉੱਪਰ ਵੀ ਚੋਟ ਕਰਦਾ ਹੈ ਸਮੁੱਚੇ ਤੌਰ ਤੇ ਕਹਾਣੀ ਦਾ ਵਿਸ਼ਾ ਬੜਾ ਮੋਲਿਕ ਹੈ। ਇਸ ਵਿਸ਼ੇ ਰਾਹੀਂ ਕਹਾਣੀਕਾਰ ਨੇ ਇਸ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪੇਂਡੂ ਲੋਕਾਂ ਵਿੱਚ ਅੰਧ ਵਿਸ਼ਵਾਸਾਂ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਗੈਰ ਜ਼ਿੰਮੇਵਾਰੀ ਦੇ ਸਿਰ ਆਉਂਦੀ ਹੈ ਕਿਉਂਕਿ ਸਰਕਾਰ ਦੇ ਸੰਬੰਧਤ ਕਰਮਚਾਰੀ ਅਤੇ ਚਿਕਿਤਸਕ ਗੜ੍ਹੀ ਵਰਗੀਆਂ ਭਿਆਨਕ ਬਿਮਾਰੀ ਦੇ ਫੇਲਣ ਸਮੇਂ ਵੀ ਸਿਰ ਨਹੀਂ ਬਹੁੜਦੇ ਤੇ ਲੋਕਾਂ ਨੂੰ ਮਜ਼ਬੂਰਨ ਟੂਣਿਆਂ ਆਦਿ ਲਈ ਸਾਧਾਂ ਚੇਲਿਆਂ ਦੀ ਸਰਣ ਲੈਣੀ ਪੈਂਦੀ ਹੈ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਸਾਧਾਂਂ ਦੇ ਟੂਣੇ ਮਗਰੋਂ ਦੀ ਪਿੰਡ ਦੀ ਗੜ੍ਹੀ ਦੀ ਬਿਮਾਰੀ ਕਾਰਨ ਪਸੂ ਮਰਦੇ ਹਨ ਤਾਂ ਲਕੀਰ ਦੇ ਫ਼ਕੀਰ ਜਿੱਥੇ ਕਿਸੇ ਹੋਰ ਵੱਡੇ ਸਾਧ ਕੋਲੋਂ ਟੂਣਾ ਕਰਵਾਉਣ ਦੀਆਂ ਗੱਲਾਂ ਸੋਚਦੇ ਹਨ ਉੱਥੇ ਪਿੰਡ ਦੇ ਉਹਨਾਂ ਸਾਊ ਤੇ ਸਿਆਣੇ ਬੰਦਿਆਂ ਦੀ ਬੇਇਜਤ ਕਰਦੇ ਹਨ। ਜਿਹਨਾਂ ਵਿਰੋਧ ਸਾਧ ਦੀ ਦੱਸੀ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ ਲੱਗਦਾ ਹੈ ਲੋਕਾਂ ਦੀ ਇਹ ਰੁੱਚੀ ਦੱਸਦਾ ਹੋਇਆ ਕਹਾਣੀਕਾਰ ਪਿੰਡ ਦੇ ਧਾਰਮਿਕ ਆਗੂਆਂ, ਪੰਚਾਇਤ ਦੇ ਮੋਹਰੀਆਂ ਤੇ ਅਖੌਤੀ ਕਾਮਰੇਡਾਂ ਵੱਲੋਂ ਫੈਲਾਏ ਜਾਣ ਵਾਲੇ ਹਨੇਰੇ ਤੇ ਅੰਧਵਿਸ਼ਵਾਸ ਨੂੰ ਵੀ ਵਿਅੰਗਾਤਮਕ ਢੰਗ ਨਾਲ ਨੰਗਾ ਕਰਦਾ ਹੈ ਇਸ ਪ੍ਰਕਾਰ ਕਹਾਣੀਕਾਰ ਇਸ ਕਹਾਣੀ ਰਾਹੀਂ ਪੇਂਡੂ ਲੋਕਾਂ ਨੂੰ ਅੰਧ ਵਿਸ਼ਵਾਸ ਦਾ ਤਿਆਗ ਕਰਨ ਦਾ ਸੁਨੇਹਾ ਦਿੰਦਾ ਹੈ, ਤੇ ਸਰਕਾਰੀ ਮਸ਼ੀਨਰੀ ਨੂੰ ਸੁਚੇਤ ਹੋ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੰਦਾ ਹੈ, ਇਹ ਕਹਾਣੀ ਬਹੁਤ ਹੀ ਰੋਚਕ ਸਵਾਦਲੀ ਯਥਾਰਥਕ, ਮਨੋਵਿਗਿਆਨਕ, ਤੇ ਪ੍ਰਭਾਵਸ਼ਾਲੀ ਹੈ ਇਸਦੇ ਕਥਾਨਕ ਦੀ ਉਸਾਰੀ ਪਾਤਰ ਚਿੱਤਰਨ ਤੇ ਵਾਤਾਵਰਨ ਬਹੁਤ ਹੀ ਕਲਾਤਮਕ ਹੈ, ਮੋਤੀ ਕਹਾਣੀ ਮੋਤੀ ਕਹਾਣੀ ਮਹਿੰਦਰ ਸਿੰਘ ਜੋਸ਼ੀ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਮਾਂ ਦੀ ਮਮਤਾ ਹੈ, ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਤੇ ਅਤੇ ਰੱਖੀ ਦੇ ਦੋ ਪੁੱਤਰ ਸਨ।

ਉਹ ਘੁਮਾਰ ਸਨ ਤੇ ਖੋਤਿਆਂ ਨਾਲ ਕੰਮ ਕਰਦੇ ਸਨ, ਹੁਣ ਪਿੰਡ ਦੇ ਲੋਕ ਜਿੱਤੇ ਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਸਨ, ਪਰ ਉਸਨੂੰ ਇਹ ਸੁਝਾਅ ਬੜਾ ਬੁਰਾ ਲੱਗਾ ਕਿਉਂਕਿ ਪਾਕਿਸਤਾਨ ਵਿੱਚ ਉਸਦਾ ਕੋਈ ਵੀ ਨਹੀਂ ਸੀ। ਫਿਰ ਪਿੰਡ ਕੇ ਕੁੱਝ ਸਿਆਣਿਆਂ ਨੇ ਉਸਨੂੰ ਆਪਣਾ ਨਾਂ ਵਟਾਉਣ ਲਈ ਕਿਹਾ, ਇਹ ਸੁਝਾਅ ਨੂੰ ਮੰਨ ਕੇ ਜਿੱਤਾ ਸਿੱਖ ਬਣ ਗਿਆ ਪਰ ਪਿੰਡ ਦੇ ਖਰੋਡੀ ਮੁੰਡੇ ਇਸ ਨਾਲ ਵੀ ਸੰਤੁਸ਼ਟ ਨਾ ਹੋਏ। ਉਹਨਾਂ ਕਿਹਾ ਕਿ ਉਹ ਬਣਨ ਨਹੀਂ ਤਾਂ ਉਹ ਉਹਨਾਂ ਨਾਲ ਹਥਿਆਰਾਂ ਨਾਲ ਨਿਪਟਣਗੇ, ਕਿਸੇ ਸਿਆਣੇ ਦੀ ਸਲਾਹ ਤੇ ਜਿੱਤੇ ਨੇ ਖੋਤੇ ਵੇਚ ਦਿੱਤੇ ਤੇ ਉਹ ਸਫ਼ੈਦਪੋਸ਼ ਨਰਾਤਾ ਸਿੰਘ ਦੇ ਫਸਲ ਸੰਭਾਲਣ ਲਈ

ਇੱਕ ਸ਼ਾਮ ਜਗੀਰ ਭੰਗੂ ਦੀ ਨਹੁੰ ਨੂੰ ਬੱਚਾ ਹੋਣਾ ਸੀ ਤੇ ਉਹ ਰੱਖੀ ਨੂੰ ਬੁਲਾ ਕੇ ਲੈ ਗਿਆ, ਉਸਨੇ ਉਸਦੇ ਦੇਖ ਭਾਲ ਕੀਤੀ, ਉਹਨਾਂ ਨੇ ਲੜਕਾ ਹੋਇਆ ਤੇ ਉਹ ਬੜੇ ਖ਼ੁਸ਼ ਹੋਏ, ਨਹੁੰ ਨੇ ਰੱਖੀ ਨੂੰ ਕੁੱਝ ਮੰਗਣ ਲਈ ਕਿਹਾ ਰੱਖੀ ਨੇ ਬਿਨਾਂ ਕੁੱਝ ਸਮਝੇ ਇੱਕ ਗਧਾ ਲੈ ਕੇ ਦੇਣ ਲਈ ਕਿਹਾ ਉਹ ਇਸ ਮੰਗ ਤੇ ਬੜੇ ਹੱਸੇ, ਪਰ ਉਹਨਾਂ ਅਗਲੀ ਸਵੇਰ ਤਿੰਨ ਕੁ ਮਹੀਨੇ ਦਾ ਗਧੇ ਦਾ ਇੱਕ ਬੱਚਾ ਉਹਦੇ ਵਿਹੜੇ ਵਿੱਚ ਲਿਆ ਲਿਆਂਦਾ।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 ਸੁੱਕੀ ਕਣਕ ਤੇ ਛੋਲੇ ਖਾਣ ਲਈ ਦਿੰਦੀ ਤੇ ਉਸਦਾ ਪਿੰਡਾ ਲਿਸ਼ਕਾ ਲਿਸ਼ਕਾ ਕੇ ਰੱਖਦੀ, ਉਹ ਜਿੱਤੇ ਨੂੰ ਕਹਿੰਦੀ ਕਿ ਉਹ ਉਸ ਨੂੰ ਉਸ ਉੱਪਰ ਭਾਰ ਨਹੀਂ ਲੱਦਣ ਦਿਆ ਕਰੇਗੀ। ਉਸਨੇ ਆਪਣੇ ਪੁੱਤਰਾਂ ਦੇ ਨਾਂ ਤੇ ਉਸਦਾ ਨਾਂ ਮੋਤੀ ਰੱਖਿਆ, ਮੱਮਾ ਮਾਮਦੀਨ ਦੇ ਨਾਂ ਦਾ ਸੀ ਤੇ ਤੱਤਾ ਤੁਫ਼ੀਕ ਦੇ ਨਾਂ ਦਾ, ਉਹ ਜਦੋਂ ਵੀ ਮੂੰਹੋਂ ਮੋਤੀ ਸ਼ਬਦ ਕੱਢਦੀ, ਉਸਦੇ ਬੁੱਲ ਸ਼ਹਿਦ ਨਾਲ ਭਿੱਜ ਜਾਂਦੇ। ਜਿੱਤਾ ਮਿਆਦੀ ਬੁਖਾਰ ਨਾਲ ਮੰਜੇ ਤੇ ਪੈ ਗਿਆ, ਰੱਖੀ ਨੂੰ ਪੈਸੇ ਧੇਲੇ ਦੀ ਬਹੁਤ ਤੰਗੀ ਆਈ, ਉਸਨੇ ਗਿੱਧਾ ਮਲ ਤੋਂ ਕੁੱਝ ਕਰਜ਼ਾ ਲਿਆ ਪਰ ਹਜੇ ਕਰਜ਼ੇ ਨੂੰ ਮਹੀਨਾ ਪੂਰਾ ਹੀ ਹੋਇਆ ਨਹੀਂ ਸੀ ਕਿ ਗਿੱਧੇ ਦਾ ਮੁੰਡਾ ਲਛਮਣ ਵਿਆਜ ਵਿੱਚ ਉਸਦਾ ਮੋਤੀ ਖੋਲ ਕੇ ਲੈ ਗਿਆ, ਰੱਖੀ ਦਾ ਮਨ ਬਹੁਤ ਦੁੱਖ ਹੋਇਆ ਉਸਦੇ ਗਿੱਧੇ ਨੂੰ ਬਹੁਤ ਗਾਲਾਂ ਕੱਢੀਆਂ, ਜਦੋਂ ਜਿੱਤੇ ਨੇ ਉਸਨੂੰ ਹੌਂਸਲਾ ਦਿੰਦਿਆਂ ਗਿੱਧੇ ਨਾਲ ਆਪਣੇ ਪੁਰਾਣੇ ਸੰਬੰਧ ਦੱਸੇ, ਤਾਂ ਰੱਖੀ ਨੇ ਉਸਦਾ ਨਹੁੰ ਨਹੁੰਦਰਾਂ ਨਾਲ ਵਿਲੁੰਦਰ ਦਿੱਤਾ, ਗਿੱਧੇ ਹੋਰ ਦੀ ਹਵੇਲੀ ਵਿੱਚ ਮੋਤੀ ਬਹੁਤ ਸ ਉਦਾਸ ਹੋਇਆ, ਉਸਨੇ ਉਹਨਾਂ ਦੇ ਘਰ ਕੁੱਝ ਨਾ ਖਾਧਾ, ਰੱਖੀ ਨੀ ਵੀਰਵਾ

ਹਾਂ ਯਾਰਾ ਕਿਵੇਂ ਹੈਂ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਕਿਵੇਂ ਬੱਲੀ

ਕਰਨਾ ਕਿ ਹੈ ਮੈਂ ਤਾਂ ਹੁਣ ਵੀ ਅੰਦਰ ਪਿਆ ਟੌਰ ਨਾਲ ਲੇਟ ਭੱਜ ਗਈ ਹੈ ਨਹਿਰੀ ਚੱਲੀ ਜਾਂਦੀ ਹੈ ਮੱਛਰ ਲੜੀ ਜਾਂਦੇ

ਹਾਂ ਹੋਰ ਘਰੇ ਠੀਕ ਆ ਸਾਰੇ

ਠੀਕ ਹੈ ਵਧੀਆ

ਥੋਡੇ ਆਗੀ ਯਾਰ ਪਹਿਲਾ ਸਾਡੇ ਆਗੀ ਸੀ ਲੇਟ ਤਾਂ

ਹੁਣ ਹੁਣ ਭੱਜ ਗਈ ਇਕ ਘੰਟਾ ਹੋ ਗਿਆ

ਇਕ ਘੰਟੇ ਤੋਂ ਵੱਧ ਹੋ ਗਿਆ ਹੋਊਗਾ ਆਈ ਨਹੀਂ ਮੁੜਕੇ ਛੇ ਵਜੇ ਆਈ ਸੀ ਸੱਤ ਵਜੇ ਦੁਵਾ ਦੁਵਾਰੇ ਫੇਰ ਉੱਡ ਗਈ ਮੁੜਕੇ ਆਈ ਨਹੀਂ ਸਾਢੇ ਨੋ ਵੱਜ ਗਏ